ਉਸਨੇ ਵੀਰੋ ਦਵਾਰਾ ਆਪਣੇ ਪੈਰ ਘੁੱਟ ਕੇ ਸੇਵਾ ਕਰਨ ਦੇ ਗੁਣ ਦੀ ਕਦਰ ਕੀਤੀ ਤੇ ਕਿਹਾ ਸੀ ਕਿ ਉਸਨੇ ਉਸਦੇ ਰੂਪ ਵਿਚ ਧੀ ਵੀ ਵੇਖ ਲਈ ਸੀ ਤੇ ਨੂੰਹ ਵੀ ਉਸਨੇ ਵੀਰੋ ਨਾਲ ਕੀਤੇ ਇਕਰਾਰ ਅਨੁਸਾਰ ਸਰਦਾਰ ਨੂੰ ਇਹ ਤਾਂ ਦੱਸਿਆ ਕਿ ਅਲਮਾਰੀ ਵਿਚੋਂ ਦਾਦੀ ਦੇ ਭਾਂਡੇ ਵੀਰੋ ਨੇ ਚੁਰਾਏ ਸਨ ਉਹ ਘਰ ਆ ਰਹੇ ਨਵੇਂ ਬਾਲਕ ਲਈ ਰੀਝਾਂ ਨਾਲ ਭਰੀ ਸੀ ਉਸਨੇ ਉਸ ਲਈ ਚਾਂਦੀ ਦੀਆਂ ਘੰਟੀਆਂ ਵਾਲਾ ਭੰਗੂੜਾ ਬਣਵਾਇਆ ਰੇਸ਼ਮੀ ਰਜਾਈ ਭਰਵਾਈ ਤੇ ਵਲਾਇਤੀ ਸਵੈਟਰ ਮੰਗਵਾਉਣ ਦਾ ਪ੍ਰਬੰਧ ਕੀਤਾ ਸੀ ਉਸਨੇ ਵੀਰੋ ਦੇ ਗਰਭ ਦੇ ਬੱਚਿਆਂ ਲਈ ਸੁਖਣਾ ਸੁਖੀਆਂ ਉਹ ਇਇਸ੍ਤਰੀ ਮਨ ਨੂੰ ਸਮਝਦੀ ਸੀ ਉਹ ਸਮਝਦੀ ਸੀ ਕਿ ਜਵਾਨ ਵੀਰੋ ਨੇ

ਜਵਾਨ ਮਦਨ ਮੋਹਨ ਨਾਲ ਸੰਬੰਧ ਜੋੜਨਾ ਇੱਕ ਕੁਦਰਤੀ ਗੱਲ ਪ੍ਰਤੀਤ ਹੁੰਦੀ ਹੈ ਇਸ ਪ੍ਰਕਾਰ ਉਹ ਇਕ ਇਸਤਰੀ ਮਨ ਨੂੰ ਸਮਝਣ ਦੇ ਸਮਰਥ ਹੈ ਵੀਰੋ ਹੋਕਾ ਕਹਾਣੀ ਦੀ ਇੱਕ ਮਹੱਤਵਪੂਰਨ ਪਾਤਰ ਹੈ ਉਹ ਇੱਕ ਗਰੀਬ ਘਰ ਦੀ ਧੀ ਸੀ ਨਿਹਾਲ ਕੌਰ ਨੇ ਸਰਦਾਰ ਨਾਲ ਵਯਉਣ ਲਈ ਉਸਨੂੰ ਚੁਣਿਆ ਸੀ ਉਸਦਾ ਵਿਆਹ ਸ਼ਹਿਰ ਦੇ ਗੁਰੁਦ੍ਵਾਰੇ ਵਿਚ ਹੋਇਆ ਸੀ ਉਹ ਆਪਣੀ ਪਤੀ ਨਾਲ ਕਦੇ ਪਿੰਡ ਨਹੀ ਸੀ ਆਈ ਉਹ ਭਰ ਜਵਾਨ ਸੀ ਉਸ ਦੀਆਂ ਅੱਖਾਂ ਕਾਲੇ ਭੋਰਿਆਂ ਵਰਗੀਆਂ ਸਨ ਉਸਦਾ ਰੰਗ ਜਰਾ ਸਾਂਵਲਾ ਸੀ ਪਰ ਉਸਦੇ ਸੋਲੇ ਰੰਗ ਵਿਚ ਜਵਾਨੀ ਆਟੇ ਵਾਂਗ ਗੁੰਨੀ ਹੋਈ ਸੀ ਉਸ ਦੀਆਂ ਬਾਵਾਂ ਬੇਲਣੇ ਵਾਂਗ ਭਿਦੀਆਂ ਤੇ ਗੋਲ ਸਨ ਅਤੇ ਮਾਸ ਉੱਤੇ ਚੁੰਡੀ ਨਈ ਸੀ ਭਰੀ ਜਾਂਦੀ ਉਸਦੇ ਪਯੋ ਨੇ ਉਸਦੇ ਦੋ ਹਜਾਰ ਲੈਕੇ ਉਸਨੂੰ ਸਰਦਾਰ ਨਾਲ ਵਿਆਇਆ ਸੀ ਉਸਨੇ ਜਵਾਨ ਮੁਨਸ਼ੀ ਮਦਨ ਮੋਹਨ ਨਾਲ ਸੰਬੰਧ ਪੈਦਾ ਕਰਕੇ ਉਸਨੇ ਇਕ ਬੱਚੇ ਨੂੰ ਜਨਮ ਦਿੱਤਾ ਉਹ ਮਾਨਸਿਕ ਤੌਰ ਤੇ ਦੁਖੀ ਲੋੜ ਪੈਣ ਤੇ ਝੂਠ ਤੇ ਚੋਰੀ ਤੋਂ ਕੰਮ ਲੈਣ ਵਾਲੀ ਕੁੰਠਿਤ ਆਤਮਾ ਨੇਕ ਸ਼ੋਕਨ ਨਾਲ ਪਿਆਰ ਰੱਖਣ ਵਾਲੀ ਪਰ ਹਠੀ ਇਸਤਰੀ ਸੀ ਵੀਰੋ ਮਾਨਸਿਕ ਤੌਰ ਤੇ ਦੁਖੀ ਸੀ ਉਹ ਆਪਣੇ ਮਾਪਿਆਂ ਨੂੰ ਆਪਣੇ ਸਕੇ ਨਈ ਸੀ ਸਮਝਦੀ ਜਿਨਾਂ ਨੇ ਉਸਨੂੰ ਪੈਸੇ ਲੈ ਕੇ ਬਦੁਹੇ ਨਾਲ ਵਿਆਹ ਦਿੱਤਾ ਸੀ ਉਹ ਆਪਣੇ ਬੁੱਢੇ ਪਤੀ ਦੇ ਘਰ ਨਾਲ ਵੀ ਕੋਈ ਲਗਾਵ ਨਈ ਰੱਖਦੀ ਸੀ ਨਿਹਾਲ ਕੌਰ ਨੂੰ ਜਾਪਦਾ ਸੀ ਕਿ ਉਸਨੇ ਆਪਣਾ ਹੋਕਾ ਆਪਣੀ ਛਾਤੀ ਵਿਚ ਰੱਖ ਲਿਆ ਹੈ ਉਸਨੇ ਸਰਦਾਰ ਦੀ ਅਲਮਾਰੀ ਦੀ ਚਾਬੀ ਚੁਰਾਇ ਤੇ ਐਫਰ ਗਹਿਣੇ ਚੁਰਾਏ ਫਿਰ ਉਸਨੇ ਆਪਣੀ ਬਚਾਅ ਲਈ ਨਿਹਾਲ ਕੌਰ ਅੱਗੇ ਤਰਲਾ ਕੀਤਾ ਜਿਸ ਕਰਕੇ ਉਸਨੂੰ ਸਰਦਾਰ ਅੱਗੇ ਝੂਠ ਬੋਲਣਾ ਪਿਆ ਫਿਰ ਉਸਨੇ ਝੂਠ ਬੋਲ ਕੇ ਪਿੰਡ ਵਾਲਿਆਂ ਅੱਗੇ ਮਦਨ ਮੋਹਨ ਨੂੰ ਆਪਣਾ ਪਤੀ ਦੱਸਿਆ ਤੇ ਉਸ ਨਾਲ ਨਾਜਾਇਜ਼ ਸੰਬੰਧ ਪੈਦਾ ਕੀਤੇ ਉਹ ਆਪਣੇ ਬੁੱਢੇ ਪਤੀ ਨਾਲ ਸੰਤੁਸ਼ਟ ਨਈ ਸੀ ਉਹ ਕਿਸੇ ਜਵਾਨ ਆਦਮੀ ਨਾਲ ਦਿਨ ਕੱਟਣੇ ਚਾਹੁੰਦੀ ਸੀ ਇਸ ਕਰਕੇ ਉਸਨੇ ਮਦਨ ਮੋਹਨ ਨਾਲ ਸੰਬੰਧ ਜੋੜੇ ਉਹ ਨਿਹਾਲ ਕੌਰ ਨੂੰ ਕਹਿੰਦੀ ਹੈ ਉਹ ਜਾਣੇ ਮੈ ਇੱਕ ਵਾਰੀ ਵੇਖਿਆ ਕਿ ਸਹੀ ਕਿ ਜਵਾਨ ਆਦਮੀ ਕਿਹੋ ਜੇਹਾ ਹੁੰਦਾ ਹੈ ਉਸਦੀ ਸ਼ੋਕਨ ਨਿਹਾਲ ਕੌਰ ਨੇ ਉਸਨੂੰ ਆਪਣੇ ਹੱਥੀ ਆਪਣੇ ਪਤੀ ਨਾਲ ਵਿਆਇਆ ਸੀ ਉਹ ਇਸਨੂੰ ਬੜਾ ਪਿਆਰ ਕਰਦੀ ਸੀ ਤੇ ਇਹ ਵੀ ਸਤਿਕਾਰ ਤੇ ਸੇਵਾ ਨਾਲ ਉਸਨੂੰ ਖੁਸ਼ ਰੱਖਦੀ ਸੀ ਉਸਦੇ ਆਧੇਰੈ ਵਤਰਨ ਦੇਖ ਕੇ ਉਹ ਇਸ ਵਿਚੋਂ ਧੀ ਦੇ ਦਰਸ਼ਨ ਵੀ ਕਰਦੀ ਸੀ ਤੇ ਨੌਂਹ ਦੇ ਵੀ ਉਹ ਇੱਕ ਹਾਠੀ ਇਸਤਰੀ ਸੀ ਉਹ ਹੱਥ ਵਾਲਾ ਜਨੇਫਾ ਕੱਟਣ ਲਈ ਮਾਪਿਆਂ ਦੇ ਘਰ ਆਗਯੀ ਸੀ ਸਵੇਰ ਹੋਣ ਤੱਕ ਸਵੇਰ ਹੋਣ ਤੱਕ ਕਹਾਣੀ ਸੰਤੋਖ ਸਿੰਘ ਧੀਰ ਦੀ ਰਚਨਾ ਹੈ ਇਸ ਵਿਚ ਕਹਾਣੀਕਾਰ ਨੇ ਇਕ ਕਿਸਾਨ ਦੇ ਮੇਹਨਤ ਮੁਸ਼ੱਕਰ ਗਰੀਬੀ ਤੰਗੀਆਂ ਅਤੇ ਬੇਅਰਾਮੀ ਭਰੇ ਜੀਵਨ ਦੀ ਇੱਕ ਝਲਕ ਪੇਸ਼ ਕੀਤੀ ਹੈ ਕਹਾਣੀ ਵਿਚ ਅਸੀ ਦੇਖਦੇ ਹਾਂ ਕਿ ਚੰਨਨ ਸਾਰਾ ਦਿਨ ਖੇਤੀ ਕਰਦਾ ਰਿਹਾ ਤੇ ਚੋਖੀ ਰਾਤ ਗਏ ਉਹ ਘਰ ਮੁਦਿਆਂ ਕਿਓਂਕਿ ਮੀਹ ਪੈ ਕੇ ਹਟਿਆ ਸੀ ਤੇ ਪਹਿਲੀ ਵਾਂਗ ਵਤਰ ਰਹੀ ਹੋਈ ਸੀ ਉਸਨੇ ਸਾਉਣੀ ਬੀਜਨੀ ਸੇ ਥੱਕੇ ਹਾਰੇ ਚੰਨਨ ਨੇ ਬਲਦਾਂ ਨੂੰ ਪਾ ਕੇ ਮੂੰਹ ਹੱਥ ਧੋਤਾ ਤੇ ਰੋਟੀ ਖਾ ਕੇ ਰਾਮ ਕਰਨ ਲਈ ਮੰਜੇ ਤੇ ਲੰਮਾ ਪੈ ਗਯਾ ਸਾਰੇ ਦਿਨ ਦਾ ਥੱਕਿਆ ਟੁੱਟਿਆ ਜੱਟ ਗਰਮੀ ਵਿਚ ਨੀਂਦਰ ਨਾਲ ਘੋਲ ਕਰਨ ਲਈ ਸੰਜ ਦੇ ਪਾਸੇ ਮਾਰਨ ਲੱਗਾ ਨਾਲ ਦੇ ਕੋਠੇ ਤੇ ਪਏ ਕੁਧੇ ਦੇ ਚੰਨਨ ਤੋਂ ਪੱਕੇ ਦੀ ਸਾਰੀ ਪੈਲੀ ਵਹਾਉਣ ਬਾਰੇ ਪੁੱਛਿਆ ਚੰਨਨ ਨੇ ਲੰਮੇ ਪਿਆਂ ਹੀ ਕਿਹਾ ਕਿ ਕੀ ਵਹਾਉਣੀ ਹੈ ਲਾਕਾ ਬਲਦ ਈ ਨਈ ਤੁਰਦਾ ਬਲਦ ਦੇ ਨਾ ਤੁਰਨ ਦਾ ਕਾਰਨ ਖੁਰਾਕ ਦੀ ਘਾਟ ਦੱਸੀ ਚੰਨਨ ਥੱਕਿਆ ਹੋਣ ਕਰਕੇ ਨੀਂਦ ਦੀ ਉਡੀਕ ਵਿਚ ਕੁਧੇ ਦੀ ਗੱਲ ਦਾ ਉੱਤਰ ਦਿੱਤੇ ਬਿਨਾ ਹੀ ਚੁੱਪ ਕਰ ਗਯਾ ਰਾਤ ਟਿਕੀ ਹੋਈ ਸੀ ਚਾਰੇ ਪਾਸੇ ਸ਼ਾਂਤੀ ਦਾ ਵਾਤਾਵਰਨ ਸੀ ਚੰਨਨ ਦੀ ਅੱਖ ਲਗ ਗਈ ਚੰਨਨ ਸੁੱਤਿਆਂ ਹਜੇ ਥੋੜਾ ਸਮਾਂ ਹੋਇਆ ਸੀ ਕਿ ਉਸਦੀ ਪਤਨੀ ਬਚਨੋ ਉਸ ਲਈ ਦੁੱਧ ਦਾ ਛੰਨਾ ਲੈਕੇ ਆਈ ਚੰਨਨ ਭਾਵੇਂ ਉੱਠਣਾ ਨਈ ਚਾਹੁੰਦਾ ਸੀ ਪਰ ਉਸਨੇ ਦੁੱਧ ਦਾ ਛਣਾ ਫੜ ਕੇ ਦੁੱਧ ਪੀ ਲਿਆ ਤੇ ਫਿਰ ਸੋ ਗਯਾ ਨਾਲ ਦੇ ਕੋਠੇ ਤੇ ਕੁਧਾ ਵੀ ਸੋਗਯਾ ਜਾਪਦਾ ਸੀ

ਅਜੇ ਥੱਕੇ ਹਾਰ ਚੰਨਨ ਨੂੰ ਸੁੱਤਿਆਂ ਥੋੜਾ ਈ ਸਮਾਂ ਹੋਇਆ ਸੀ ਕਿ ਕੋਈ ਕੋਈ ਕਨੀ ਉਸਤੇ ਡਿੱਗਣ ਲੱਗੀ ਬਚਨੋ ਨੇ ਉਸਨੂੰ ਉਠਾ ਦਿੱਤਾ ਤੇ ਕਿਹਾ ਕਿ ਮੰਜੇ ਥੱਲੇ ਲਾ ਲਇਏ ਜੇ ਮੀਹ ਬਹੁਤਾ ਪੈਣ ਲੱਗਿਆ ਤਾਂ ਬੱਚਿਆਂ ਨਾਲ ਉਤਰਨਾ ਔਖਾ ਹੋ ਜਾਵੇਗਾ ਚੰਨਨ ਨੇ ਫਿਰ ਵੀ ਪਤਨੀ ਦੀ ਗੱਲ ਨਾ ਸੁਣੀ ਤੇ ਪੈਰ ਨਾਲ ਖੇਸੀ ਠੀਕ ਕਰਕੇ ਤੇ ਸੋਗਯਾ ਬਚਨੋ ਘਬਰਾਈ ਹੋਈ ਸੀ ਹਾਲਾਂ ਚੰਨਨ ਨੇ ਬਚਨੋ ਦੀ ਗੱਲ ਦਾ ਉੱਤਰ ਨਈ ਸੀ ਦਿੱਤਾ ਕਿ ਮੋਟੀਆਂ ਮੋਟੀਆਂ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਨਾਲ ਦੇ ਕੋਠਿਆਂ ਦੇ ਰੌਲਾ ਪੈ ਗਯਾ ਸੀ ਬੱਚੇ ਰੋਂ ਲੱਗ ਪਏ ਸਨ ਚੰਨਨ ਨੇ ਆਪਣਾ ਬਿਸਤਰਾ ਇਕੱਠਾ ਕਰਕੇ ਥੱਲੇ ਉਤਰ ਆਇਆ ਦੱਸੋ ਖੜੇ ਹੋ ਕੇ ਚੰਨਨ ਨੇ ਸਾਰੇ ਮੰਜੇ ਫੜ ਲਏ ਤੇ ਬਾਲਾਂ ਨੂੰ ਕਮਰੇ ਵਿਚ ਜਯੋਂ ਥੌ ਥਾਪੀ ਪਾ ਦਿੱਤਾ ਬਚਨੋ ਵੇਚਾਰੀ ਕੋਠੇ ਤੋਂ ਮੰਜੇ ਫੜਾਉਂਦੀ ਤੇ ਕੋਠਿਆਂ ਦੇ ਮੋਗੇ ਬੰਦ ਕਰਦੀ ਪਾਣੀ ਨਾਲ ਨੁੱਚੜ ਰਹੀ ਸੀ ਬਚਨੋ ਨੇ ਆਪਣੇ ਕਪੜੇ ਨਿਚੋੜੇ ਤੇ ਨਾਲ ਹੀ ਚੰਨਨ ਨੂੰ ਬੋਲਣ ਲੱਗ ਪਈ ਸੀ ਉਹ ਕਦੋਂ ਦੀ ਕਹਿੰਦੀ ਸੀ ਕਿ ਮੰਜੇ ਥੱਲੇ ਲਾ ਲਇਏ ਪਰ ਉਸਨੇ ਉਸਨੂੰ ਕੋਈ ਨੀ ਸੁਣੀ ਇਸ ਤਰਾਹ ਲੜਦੀ hello ,

ਉਸ ਦੀ ਪੋਤਰੀ ,

ਮੇਰੀ ਪਲੇਟ ਰਖਾ ਲਈ ਆ? ਹੋਰ ਰੋਟੀ ਖਾ ਲਈ ਆ। ਅੱਛਾ।

ਜੇ ਬੰਦੇ , ਬਣਨਾ ਉੱਥੇ ਕੀ ਆ, ਮੈਂ ਅੱਜ ਥੋੜਾ ਲੇਟ ਉੱਠੀ।

ਤੇ ਉੱਠ ਬੱਸ ਚਾਅ ਪੀਣ ਡਈ ਹੀਂ। ਹਾਂ ਠੀਕ ਆ।

ਤੇ, ਮੈਂ ਖਾਲੀ ਆ , ਖਾਲੀ ਮੈਂ ਭਿੰਡੀਆਂ ਬਣਾਈਆਂ, ਭਿੰਡੀਆਂ ਵੀ ਬਣਾਈਆਂ ਰੋਟੀ ਵੀ ਹੈਗੀ ਪਰੌਂਠੀ ਵੀ।

ਕੀ ਆਖਦੀ ਤਾਈਂ? ਮੈਨੂੰ ਮਿਲੀ ਨਹੀਂ ਉਹ। ਉਹਦੇ ਘਰਦੇ ਕਹਿੰਦੇ ਕਹਿੰਦੇ ਸੀ ਉਹ ਤਾਇਆ ਹੀਰਾ ਆਇਆ ਸੀ। ਅੱਛਾ।

ਕੀ ਆਖਦੀ?

ਹਮ ਉਹ ਹੁਣ ਉੱਡ ਕੇ ਚਲਾ ਗਿਆ ਉਹਨਾਂ ਦੇ ਘਰੇ ਕੋਈ ਗੈਸਟ ਆ ਗਏ ਆ। ਕਿੰਨਾ ਦੇ?

ਤੇ ਤੂੰ ਉਸ ਦਸਦੀ ਆ ਦੀ ਕੁੜੀ ,

ਰਿਸ਼ਤੇ ਦੀ ਹੋਈ ਗੱਲ ਦੁਬਾਰਾ? ਕੋਈ ਗੱਲ ਨਹੀਂ ਹੋਈ ਰਿਸ਼ਤੇ ਰੁਸ਼ਤੇ ਦੇ ਦੁਬਾਰਾ। ਕਿਹਾ ਉਦਾਂ ਇੱਕ ਦੋ ਜਾਣੀਆਂ ਨੂੰ।

ਹੈਂ ਆਹੋ ਕਿਹਾ ਇੱਕ ਦੋ ਜਾਣੀਆਂ ਨੂੰ।

ਜੋਗੀ ਰਵੀ।

ਮੇਰਾ ਐਕਸੀਡੈਂਟ ਹੋਇਆ ਪਿਆ ਮੰਜੇ ਤੇ।

ਤੁਰਨਾ ਉਹਨੇ ਸਵਾ ਵਾ ਹੁਣ ਦੱਸ। ਹਮ ਤੇ ਉਹਨੂੰ ਉਹਦਾਂ ਉਹਨੂੰ ਕਹਿਣਾ ਸੀਗਾ ਜਿਹੜਾ ਉਹ ਕਰਾਉਣ ਡਈ ਸੀ ਰੂਪਾ। ਹੈਂ , ਇਹਦਾ ਹੀ ਮਾਰ ਦੀ ਆ ਰੂਪ ਵੀ ਆ ਗੱਲਾਂ ਰੂਪ ਤੇ ਲੱਗੀ ਹੋਈ ਆ ਛੂਟ ਉਹਦੋਂ ਛਿੱਤਰ ਖ਼ੂਨ ਨੂੰ ਗਈ ਸੀ ਘਰੋਂ ਆਪਣੇ। ਅੱਛਾ ਅੱਛਾ। ਜੋਨ ਜੋਨ ਤੇਰੇ ਨਾਲ ਠੀਕ ਰਹਿੰਦਾ? ਆਹੋ ਮਤਲਬ ਕਲ ਵੀ ਆਉਣ ਡਇਆ ਹੀ ਸੀ। ਅੱਛਾ ਅੱਛਾ। ਆਹੋ , ਮੇਰਾ ਇਹ ਦਿਲ ਕਰਦਾ ਹੈ ਕਿ ਬੀ ਜੋ ਉਹਨੂੰ ਬੰਦਾ ਕਵੇਂ ਕਿ ਜੋ ਨਾ ਤੂੰ ਵੀ ਤਾਂ ਸਰਵਿਸ ਕਰਦਾ ਹੀ ਆ। ਤੇ ਜੇ ਤੇ ਜੇ ਆਪਾਂ ਤੈਨੂੰ ਬੰਦਾ ਕੋਈ ਲਭੇ ਭਾਵੇਂ ਉਮਰੋਂ ਵੱਧ ਹੀ ਹੋਵੇ ਕੋਈ ਗੱਲ ਨਹੀਂ। ਹੈਨਾ? ਤੂੰ ਆਪ ਆਪਣੇ ਹੱਥ ਹੀ ਕਰ ਬੀ ਸਾਨੂੰ ਰੂਪਾ ਤੇ ਕੋਈ ਯਕੀਨ ਯਕੂਨ ਨਹੀਂ ਹੈਗਾ।

ਆਹੋ ਜੋਨ ਨਾਲ ਗੱਲ ਕਰ ਲਵੇ ਸਕੇ ਜੋਨ ਹੈਗਾ ,

ਅਹ ਡੌਨ ਕੋਲ ਜਾਵਾਂਗੇ। ਉਥੇ ਹੁਣ ਤਾ ਫੇਰ ਹੀ ਪਤਾ ਕਰਾਂਗੇ।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

ਆਹੋ ਸਾਰੇ ਚਲ ਥੋੜਾ ਥੋੜਾ ਜੋ ਵੀ ਆਪਣਾ ਯੋਗਦਾਨ ਪਾਉਣ। ਹੈ ਨਾ? ਮੈਂ ਇਧਰ ਦੋ ਟੀਨ ਜਾਣੀਆਂ ਨਾਲ ਗੱਲ ਕੀਤੀ ਆ। ਤੇ ਉਹ ਵੀ ਨੀ ਹਜੇ ਹਾਮੀ ਭਰਨ ਡਈਆਂ। ਤੇ, ਆ ਰਿਸ਼ਤੇ ਦੀ ਆਹੋ। ਚਲੋ ਚਲ ਚਲ ਬੰਦਾ ਆਪਣਾ ਘਰ ਬਸਾਵੈ। ਤੇ ਯਾਰ ਉਹ ਕਾਲੇ ਦਾ ਫੋਨ ਆਇਆ ਸੀਗਾ। ਹੈਂ?

ਬਸ ਕਦੀ ਕੀਤੇ ਕਰ ਦਿੰਦਾ ਹੁੰਦਾ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਬੀ ਤੂੰ ਹੁਣ ਕਰਨਾ ਬੀ ਤੂੰ ਹੁਣ? ਘਰ ਬਸਾਉਣ ਵਾਲੀ ਗੱਲ ਕਰਨੀ ਆ ਨਹੀਂ? ਆਹੋ ਉਹ ਕੋਈ ਇੱਕ ਦੋ ਬੰਦਿਆਂ ਦੇ ਨਾ ਲੈਂਦਾ ਪਿੰਡ ਚੋਂ। ਪਿੰਡ ਚੋਂ। ਮੈਨੂੰ ਖਿਜਾਉਂਦਾ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਨ। ਮੇਰੇ ਨਾਲ ਫਾਲਤੂ ਗੱਲਾਂ ਨਹੀਂ ਕਰਨੀਆਂ। ਜੇ ਇਹਦਾ ਦੀਆਂ ਗੱਲ ਕਰਨੀ ਤਾਂ ਫੋਨ ਕੱਟ। ਯਾਰ ਐਵੇਂ ਲੋਕਾਂ ਦੀਆਂ ਗੱਲਾਂ ਬਣਾ ਬਣਾ ਕੇ ਕਰਦਾ ਮੇਰੇ ਨਾਲ। ਆਏ ਉਹ ਫਲਾਣਾ ਏਦਾਂ ਉਹਦੇ ਵਲੋਂ ਜਿੰਨਾ ਸਾਡੀ ਲੜਾਈ ਹੋਈ ਆ।

ਆਹੋ ਉਹਦੇ ਵਲੋਂ ਗੱਲਾਂ ਕਰਦਾ। ਉਹਨੂੰ ਯਾਰ ਪਤਾ ਨਹੀਂ ਕੌਣ ਦਸਦਾ। ਕਿਥੋਂ ਦਸਦਾ, ਕਿਥੋਂ ਪਤਾ ਲਗਦੀਆਂ? ਉਹਦਾ ਕੰਟੈਕਟ ਹੋਣਾ ਸੀ ਤੁਹਾਡੇ ਪਿੰਡ ਐਵੇਂ ਥੋੜ੍ਹੀ ਕਰਦਾ। ਆਹੋ ਤੇ ਹੋਣਾ ਹੀ ਆ ਇਥੇ ਕੰਟੈਕਟ। ਹਾਂ ਇਹਨੂੰ ਪਤਾ ਲਗਦਾ ਮੈਨੂੰ ਕਹਿੰਦਾ ਤੂੰ ਤੇ ਤੂੰ ਕਾਹਦਾ ਘਰ ਵਸਾਉਣਾ ਆ। ਤੇਰਾ ਵਸਿਆ ਹੀ ਆ, ਫਲਾਣਾ। ਮੈਂ ਕਿਹਾ ਕਿਹਦੇ ਨਾਲ? ਕਿ ਗੱਲ ਆ? ਫਿਰ ਇਹਨੇ ਜਦੋਂ ਨਾ ਲਿਆ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ ਤੂੰ ਫੋਨ ਕੱਟ। ਆਪਣਾ ਕੱਮ ਕਰ। ਆਹੋ।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

ਕਿਓਂਕਿ ਮੈਂ ਵੀ ਨੀ ਹਾਲੇ ਤੱਕ ਕਰਾਯਾ ਤੇ ਨਾ ਤੂੰ ਕਰੀਏ ਹੈਨਾ? ਕਿ ਪਤਾ ਰੱਬ ਨੂੰ ਇਹੀ ਚੁਣਨਾ ਹੋਏ ਬੀ ਚਲ ਦੁਬਾਰਾ ਇਕੱਠੇ ਹੋ ਜਾਇਏ। ਤੇ ਮੈਨੂੰ ਉਧਰੋਂ ਕਹਿੰਦਾ ਕਹਿੰਦਾ ਮੈਂ ਕਿਹਾ ਦੇਖ, ਨਵੀ ਜ਼ਿਆਦਾ ਜਾਊਂਗੀ ਉਥੇ ਤਾਂ ਉਹ ਆਪਣੇ ਮੈਨੂੰ ਗੱਲਾਂ ਬਾਤਾਂ ਮੈਨੂੰ ਦੱਸਣਗੇ। ਤੇ ਇਹਨੂੰ ਆਲਰੇਡੀ ਪਹਿਲਾਂ ਹੀ ਪਤਾ ਆ ਹੈਨਾ? ਤੇ ਚਲ ਤੇਰੇ ਤੋਂ ਵੀ ਇਹੀ ਇੱਕ ਦੂਜੇ accept ਕਰਦੇ ਹਾਂ ਖੁਸ਼ ਆ ਗੱਲ ਗੁਲ ਕਰਦੇ ਹਾਂ। ਤੇ ਤੂੰ ਮੈਂ ਕਿਹਾ ਆਪਣੇ ਬਾਪੂ ਨੂੰ ਮਨ ਲਾ ਕੱਲਾ ਤੇਰਾ ਬਾਪੂ ਹੀ ਆ ਹੋਰ ਕੌਹ ਆ ਇਥੇ।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 ਜਿਹੜਾ ਲਿਖਿਆ ਹੋਇਆ ਡੀਵੋਰਸ ਪੇਪਰ ਲਿਖਿਆ ਹੋਇਆ ਆ ਉਹ ਬੰਦਾ ਆ ਕੇ ਇੱਥੇ ਸਾਡੇ ਸਾਡੇ ਸਰਪੰਚ ਦੇ ਤੇ ਡੈਡੀ ਹੁਣਾਂ ਦੇ ਸਾਹਮਣੇ ਆ ਕੇ ਪਾੜ ਦਵੇ। ਤੇ ਕਵੇਂ ਲਿਆਉ ਜੀ ਤੁਹਾਡਾ ਵੀ ਕਿੱਥੇ ਆ ਉਹ ਵੀ ਪਾੜ ਦਇਏ। ਠੀਕ ਆ? , ਸਿਧ ਕਵੇਂ ਚਲ ਭਾਈ ਹੋ ਤਿਆਰ ਤੇ ਚਲ ਚਲੀਏ ਘਰ। ਹਾਂ ਉਹ ਵੀ ਨਾ ਕਹੇ ਤੇ ਜੋ ਕੋਈ ਸਾਹਮਣੇ ਆਊਗਾ ਤੇ ਫੇਰ ਹੀ ਲੱਗੂਗੀ। ਆਹੋ। ਤੇ ਕਹਿਣ ਡਈ ਮੈਂ ਨਹੀਂ ਜਿੰਨੀ ਵਾਰੀ ਉਹਨੇ ਮੈਨੂੰ ਫੋਨ ਕਰਨਾ ਮੈਂ ਇਹੀ ਉਹਦੇ ਅੱਗੇ ਪ੍ਰੋਪੋਸਲ ਰੱਖਣਾ ਕਿ ਦੱਸ ਹੁਣ ਦੱਸ ਕਿ ਗੱਲ ਆ? ਤੂੰ ਐਕਚੁਲੀ ਫੋਨ ਵੀ ਸਾਈਲੈਂਟ ਤੇ ਰੱਖ ਲੈ ਵਿਚ ਫੋਨ ਨਾ ਆ ਜਏ ਕਿਸੇ ਦਾ। ਹੈਲੋ। ਨੋ ਨੋ ਨੋ ਨੋ ਕੋਈ ਨੀ ਆਉਂਦਾ। ਤੇ ਮੈਂ ਪਤਾ ਕਿ ਆਖਦਾ ਵਾਂ, ਮੇਰੀ ਗੱਲ ਸੁਨ, ,

ਹੈਂ, ਤੇ ਸਾਹਮਣੇ ਮੈਨੂੰ ਮਹੀਨਾ ਹੋਗਿਆ ਆਏ ਨੂੰ,

ਚਲ ਜਿੰਦਗੀ ਓਕੇ ਸਹੀ ਉਹ ਇਹਦੇ ਸਹੁਰਿਆਂ ਦਾ ਹੈਨਾ, ਮੈਂ ਉਸ ਦਿਨ ਦਾ ਉਹਨੂੰ ਕਹਿਣ ਡਿਯਾ ਸੀਗਾ, ਮੈਂ ਕਿਹਾ ਤੂੰ ਵਿਹਲਾ ਵਿਹਲਾ ਦੁਕਾਨ ਚ ਬੈਠਾ ਰਹਿੰਦਾ ਵਾ ਉਹ ਕੋਈ ਹੁੰਦਾ ਆ, ਇਹਨੇ ਘਟੋ ਘਟ ਵੀਹ ਪੜ੍ਹ ਲਏ ਸੀਗੇ ,

ਹੈਂ, ਅੱਠ ਦੱਸ ਹਾਜਰ ਦਾ ਕੱਮ ਮਿਲਿਆ ਸੀ ਉਹ ਕਰਨਾ ਹੈ ਕੱਲੇ ਨੇ।

ਉਹ ਗੱਲ ਤੇ ਮੈਂ ਲੈ ਆਂਦਾ ਹੈ ਨਾ ਹੁਣੋ ਹੁਣੋ ਇੱਕ ਕੁਸਟੂਮਰ ਆਈ ਸੀਗੀ ਚਲ ਉਹਦੇ ਕਰਨ ਡਿਯਾ ਵਾ ਸਿੱਧੇ ਕੁੜੀ ਦੇ। ਤੇ ਉਸਤੋਂ ਬਾਅਦ ਇਹਨੂੰ ਮੈਂ ਕਹਿੰਦੀ ਹੈ ਕਿ ਰੋਟੀ ਪਾਣੀ ਖਾ ਕੇ ਫੇਰ ਤੂੰ ਇਹ ਕੱਮ ਚ ਲੱਗ ਜਾ ਸਿੱਧੀ ਜਿਹੜੀ ਗੱਲ ਹੈਗੀ ਆ। , ਹਾਂ। ਤੇ ਕੱਮ ਸਾਰੇ ਹੋ ਜਾਂਦੇ ਆ ਠੀਕ ਆ?

ਏਹੋ ਤੇ ਹੁਣ ਪੰਜ ਹਜਾਰ ਦੇ ਇਹਨੇ ਮੋਬਾਈਲ ਰਖਿਆ ਆਪਣਾ ਤੇ ਚਲ ਥੋੜੇ ਬਹੁਤੇ ਮੈਂ ਕਰਦੀ ਥਪੋਡੇ ਬਹੁਤੇ ਤੂੰ ਕਰ ਕਰਕੇ ਤੇ ਮੋਬਾਈਲ ਲਿਆਈ ਹੈ। ਤੇ ਇਹ ਸਬ ਇੱਕ ਵਾਰੀ ਗੱਲ ਚਲੀ ਰਹਿਣ ਦੇ ਤੇ ਇਹ ਕੱਮ ਉਹਨਾਂ ਨੂੰ ਦਿੱਤੇ ਜਾਣੇ ਐ। ਆਹੋ। ਕਲ ਸਲਾਹ ਕਰਨ ਡਈ ਸੀਗੀ। ਪਹਿਲਾਂ ਮੇਰੀ ਗੱਲ ਸੁਣ ਲਈ। ਇਹਨੇ ਸੋਨੇ ਕਪੜੇ ਸਿਓਂਦੀ ਆ। ਸਾਡੇ ਪਿੰਡ ਚ ਕੋਈ ਟੇਲਰ ਨਹੀਂ ਆ ਏਦਾਂ ਦੇ ਕਪੜੇ ਸੀਨ ਆਲੀ। ਠੀਕ ਆ ਤੇ ਜਿਥੇ ਕੀਤੇ ਇੱਕ ਮਹੀਨਾ ਤੂੰ ਭਰ ਕੇ ਇਥੇ ਲਗਾ ਲਏ ਨਾ ਤੂੰ ਰੁਪਈਆ ਪੰਦਰਾਂ ਹਜਾਰ ਵੀਹ ਹਜਾਰ ਜਾਂ ਲਗਿਆਂ ਲੈਕੇ ਗਿਆ ਪਤਾ ਨੀ। ਉਹਨੂੰ ਯਾਦ ਹੋਣਾ ਚਾਹੀਦਾ ਕਿ ਉਹਦੇ ਹਿੱਸੇ ਚਲੋ ਰਹਿਣ ਡਈ ਤੇ ਕੋਈ ਗੱਲ ਨਹੀਂ। ਆ। ਮੈਂ ਤੈਨੂੰ ਪਤਾ ਇਹ ਇਹਨਾਂ ਚੀਜਾਂ ਦਾ ਲਾਲਚੀ ਹੈ ਤੇ ਆਪਣੇ ਨਾਲ ਹੀ ਹੁੰਦਾ ਆ। ਜਿਹਨੇ ਲਾਲਚ ਛੱਡੀ ਸੀ ਉਹਨੇ ਆਪਣੀ ਕਮਾਈ ਮਤਲਬ ਕਮਾਈ ਦੀ ਗੱਲ ਕਰਨ ਡਈ ਆ ਇਹਨਾਂ ਬੋਨੇ ਆ ਉਹਦੇ ਹੱਥ ਚ। ਏਹੋ ਉਹ ਤੇ ਹੈਗਾ ਆ। ਉਹ ਇਥੇ ਉਹ ਪੈਹੇ ਵੱਡਦੇ ਆ ਵੱਡਣੇ ਉਹੀ ਇੱਦਾਂ ਜਿੰਦਾ ਕੋਈ, ਉਥੇ ਵੀ ਇਹਨੂੰ ਨਾ ਮੇਰੀ ਗੱਲ ਸੁਨ, ਦੋ ਅਹ ਇੱਕ ਹੀ ਮਸ਼ੀਨ ਹੋਵੇ ਹੈਨਾ? ਅਰਾਮ ਨਾਲ ਆਪਣੇ ਮਜੇ ਨਾਲ ਉਥੇ, ਕਿਓਂਕਿ ਹੈਰੀ ਨੇ ਹੁਣ ਸਕੂਲ ਜਾਣ ਲੱਗ ਜਾਣਾ ਕਰਨਾ ਹਾਈਆਂ? ਤੇ ਉਹ ਦੋ ਘੰਟੇ ਲਾ ਲਿਆ ਕਰੇ ਆਪਣੇ ਮਸ਼ੀਨ ਤੇ ਤੇ ਇਹ ਥੋੜਾ ਬਹੁਤ ਇੱਕ ਦਿਨ ਕਰਲੇ ਥੋੜਾ ਬਹੁਤ ਦੂਜੇ ਦਿਨ ਕਰ ਲਏ। ਤੇ ਇਹ ਪੰਜ ਸੌ ਰੁਪਈਆ ਕਦੇ ਛੱਡ ਦੀ ਨਹੀਂ ਆ।

ਜੀ ਕਰੇ ਇਹ ਤਾਂ ਰੋਜ ਦਾ ਕਮਾਵੇ ਸੁਖ ਨਾਲ, ਹਜਾਰ ਰੁਪਈਆ। ਜਿੱਦਾਂ ਦੀ ਇਹਦੀ ਉਹ ਆ, ਹੱਥ ਦੀ ਸਫਾਈ।

ਮੇਰੇ ਦੋ ਸੂਟ ਸੀਟ ਬੜੇ ਵਧੀਆ ਸੀਤੇ ਇਹਨੇ। ਇਹੀ ਕਪੜੇ ਵਧਿਆ ਸਿਉਂਦੀ ਆ। ਕੋਈ ਨਾ ਉਥੇ ਤੈਨੂੰ ਪਤਾ ਵੀ ਆ ਮੰਮੀ ਸੀ ਗਈ ਵੱਲ ਨੂੰ ਜਾਂਦੀ ਆ ਨਾ ਆਪਦੇ ਡੰਡੇ ਦੂਣੇ ਇਕੱਠੇ ਕਰ ਲੈਂਦੀ ਆ ਨਾ ਤੇ ਉਹਦਾ ਟਾਈਮਪਾਸ ਵਧੀਆ ਹੋ ਜਾਂਦਾ। ਹਮ , ਏਹੋ ਇਹ ਤੇ ਗੱਲ ਹੈ। ਤੇ ਹੁਣ ਕਹਿੰਦਾ ਵ ਬਈ ਮੈਂ ਇਧਰ ,

ਆਉਂਦੇ ਰਹੀਏ , ਸਗੋਂ ਹੀ ਬੰਦਾ ਮਤਲਬ ਪ੍ਰੇਸ਼ਾਨ ਹੀ ਜਾਂਦਾ ਆ ਇਸ ਗੱਲੋਂ। ਠੀਕ ਆ ਨਾ? ਹਾਂ। ਕਦੀ ਇਧਰੋਂ ਚੁਕਲੇ ਤੇ ਕਦੀ ਉਧਰੋਂ ਚੁਕਲੋ, ਏਦਾਂ ਥੋੜੀ ਕੱਮ ਚਲਦਾ। ਕੱਮ ਦੋਵੇਂ ਥਾਵਾਂ ਤੇ ਕਰਨਾ ਹੀ ਪੈਂਦਾ।

ਅੱਛਾ ਕਿ ਕਰਨਾ ਉੱਥੇ? ਹਮ ਤੈਨੂੰ ਪਤਾ ਉਹ , ਹਾਂ ਤੇ ਮਤਲਬ ਨਾਈਟ ਡੀਯੂਟੀ ।

ਅੱਛਾ ਤੇ ਉਹਨੂੰ ਉੱਥੇ ਕਿ ਆ। ਮੇਰੇ ਵਰਗੀ ਨੇ ਲਵਾ ਟੀ ਮੈਂ ਸੋ ਜਾਇਆ ਕਰਨਾ। ਉਹ ਨਹੀਂ ਕਿਹਾ ਵ ਸਾਹਮਣੇ ਹੀ ਲੱਗਾ ਆ ਸਾਡੇ ਪਿੰਡ ਦੇ ਬਾਹਰ ਤੇ ਹੈਗਾ ਪੈਟਰੋਲ ਪੰਪ ਦੇ ਸਾਹਮਣੇ।

ਹੈਂ? ਤੇ ਦੱਸ ਹਜਾਰ ਰੁਪਇਆ ਮੈਂ ਤੇ ਨਾਲ ਖੰਡ ਖੁੰਦ ਵੀ ਦਿੰਦੇ ਹੁੰਦੇ ਆ। ਤੇ ਪਿੱਛੋਂ ਕਮਪਨੀ ਚੰਗੀ ਆ ਕਰਲਾ। ਉਹ ਮਰੂਤੀ ਸੁਜ਼ੂਕੀ ਕੋਈ ਛੋਟੀ ਮੋਤੀ ਕਮਪਨੀ ਥੋੜੀ ਆ। ਅੱਛਾ ਉੱਥੇ ਕਰਨਾ ਵ? ਇਹ ਕਹਿਣ ਡਿਯਾ ਆ? ਮੈਂ ਤੇ ਕਿਹਾ ਵਾ ਇਹਨੂੰ ਇਹ ਆਂਦਾ ਇਹ ਨੇਹਾ ਦੀ ਚਲ ਮੈਂ ਉਹ ਜਾਣਾ ਤੂੰ ਉਹ ਕੱਖ ਨੂੰ ਹੁੰਦਾ ਸਾਰੀ ਦੁਨੀਆ ਕੱਮ ਕਰਦੀ। ਐਵੇਂ ਸ਼ੁਦੈਣ ਆ ਇਹ। ਇਹਨੂੰ ਕਿ ਪਤਾ ਜਿੰਨਾ ਹੱਥ ਸਦਾ ਟਾਈਟ ਚਲਣ ਡਿਯਾ ਇਹਨੂੰ ਸਗੋਂ ਚਾਹੀਦਾ ਆ ਆਪ ਗੱਲ ਕਰਨੀ। ਕਿ ਠੀਕ ਆ ਸਬ ਕੋਈ ਗੱਲ ਨਹੀਂ। ਮੈਂ ਦੀਦੀ ਨਾਲ ਪੈ ਜਿਯਾ ਕਰੂੰਗੀ ਚਲ ਮੈਂ ਪੈ ਜਾਇਆ ਕਰੂੰਗੀ ,

ਹਮ ਉਹ ਨਾ ਵੀ ਹੋਏ ਤੇ ਕੋਈ ਗੱਲ ਨਹੀਂ ਜੇ ਪਤਾ ਇਹ ਗੱਲ ਜਿੰਨੀ ਆਦਤ ਪਏ ਨੀ ਕੱਮ ਕਰਨ ਦੀ ਆਦਤ ਪਾਊਗੀ ਤੇ ਵਧੀਆ ਆ। ਆਹੋ। ਨਹੀਂ ਨਹੀਂ ਤੂੰ ਉਹਦਾਂ ਕਰਲਾ ਫੈਮਲੀ। ਮੈਂ ਤਾਂ ਉਹਨੂੰ ਕਿਹਾ ਸੀ, ਮੈਂ ਉਹਨੂੰ ਕਿਹਾ ਵਾ ਹੁਣ ਮੈਂ ਤੈਨੂੰ ਪਤਾ ਪਿੱਛੋਂ ਹੱਟ ਗਿਆ , ਨਹੀਂ ਨਹੀਂ ਇਹਨੂੰ ਸਮਝਾ ਤੇਰੀ ਗਲ ਮੰਨ ਲੈਂਦਾ। ਚਲ ਠੀਕ ਆ ਫੇਰ ਮੈਂ ਬਾਅਦ ਚ ਕਰਦਾ ਤੈਨੂੰ ਰੁੱਕ ਕਰ। ਚੰਗਾ ਚੰਗਾ ਓਕੇ। ਊ ਹਰ ਰੋਜ਼ ਨਿਤ ਨਵੀ ਕੁੜੀ ਲਬਦਾ ਜਿਸ ਨਾਲ ਊ ਰੱਟਣ ਰੰਗੀਨ ਕਰਦਾ ਜਿਥੇ ਰੇਹ੍ਨ੍ਦਿਯਾਂ ਜਿੰਦੇ ਨੂ ਤੀਨ ਸਾਲ ਬੀਤ ਚੁਕੇ ਸਨ ਆ ਪਹਲੇ ਕੁਜ ਮਹੀਨੇ ਹੀ ਓਹਨਾਂ ਰਿਮ੍ਪੀ ਨਾਲ ਏਇਕੋ ਦੋ ਵਾਰ ਗਲ ਕੀਤੀ ਸੀ ਹੁਣ ਤਾਂ ਬਿਲਕੁਲ ਹੀ ਓਸਨੇ ਦਿਮ੍ਪੀ ਨਾਲ ਗਲ ਕਰਨੀ ਬੰਦ ਕਰ ਦਿਤੀ ਜਿੰਦਾ ਹਰ ਰੋਜ਼ ਨਿਤ ਨਵੀ ਲੜਕੀ ਨਾਲ ਹਮਬਿਸਤਰ ਹੁੰਦਾ ਤੇ ਖੂਬ ਪਾਰ੍ਟਿਯਾੰ ਕਰਦਾ। ਦਿਮ੍ਪੀ ਨੇ ਵੀ ਆਪਣਾ ਮਨ ਹੋਰ ਪਾਸੇ ਲਗਨ ਵਾਸ੍ਟੀ ਏਇਕ ਸ੍ਚੋਊਲ ਵਿਚ ਪਰ੍ਹਾਉਣ ਬਾਰੇ ਸੋਚ੍ਯਾ ਦਿਮ੍ਪੀ ਖੁਦ ਵਾਦਿਯ ਪਢ਼ੀ ਲਿਖੀ ਸੀ ਓਸਨੇ BA ਕੀਤੀ ਸੀ ਊ ਸ਼ਾਹੇਰ ਵਿਚ ਨਿਕੀ ਏਇਕ ਨਿਜੀ ਸਕੂਲ ਵਿਚ ਪਰ੍ਹਾਉਣ ਵਾਸਤੇ ਲਾਗ ਗਈ nursery ਤੋਂ ਬਾਰਹਵੀੰ ਤਕ ਸੀ ਊ ਹਰ ਰੋਜ਼ ਸਕੂਲ ਪਰ੍ਹਾਉਣ ਵਾਸਤੇ ਜਾਂਦੀ ਏਸ ਨਾਲ ਓਸਦਾ ਮਨ ਖੁਸ਼ ਅਤੀ ਸ਼ਾਂਤ ਰਹੰਦਾ ਜਿੰਦੇ ਨੂ ਬਹਿਰ ਗਾਯਨ ਨੂ ਕਾਫੀ ਸਮਾਂ ਹੋਗਯਾ ਰਿਮ੍ਪੀ ਦੀ ਉਮਰ ਵੀ ਟੀ ਸਾਲ ਹੋਗੀ ਹਨ ਹਨ ਊ ਹੋਰੋ ਵੀ ਸੁੰਦਰ ਹੋਗੀ ਸੀ ਕੇਹਾ ਜਾਂਦਾ ਹੈ ਕੀ ਏਇਕ ਔਰਤ ਤੇ ਮਾਰਦ ਦੀ ਅਸਲ ਜਵਾਨੀ ਤਾਂ ਉਮਰ ਦੀ ਜਵਾਨ ਟੀ ਸਾਲ ਵਿਚ ਸ਼ੁਰੂ ਹੁੰਦੀ ਹੈ ਇਸ ਉਮਰ ਵਿਚ ਰਿਮਪੀ ਨੂ ਪਿਆਰ ਦੀ ਬੋਹਤ ਜ਼ਰੁਰਤ ਸੀ ਜੋ ਊ ਜਿੰਦੇ ਪਾਸੋਂ ਲੋੜੀਂਦੀ ਸੀ ਓਸਦੀ ਜਵਾਨੀ ਹਲੇ ਤਕ ਕੁੰਵਾਰੀ ਸੀ ਊ ਹਰ ਏਇਕ ਦਿਨ ਜਿੰਦੇ ਦੇ ਵਾਪਿਸ ਆਉਣ ਦੀ ਉਡੀਕ ਕਰਦੀ ਜਿੰਦੇ ਨੂ ਕਰੀਬ ਗਾਯਾਰਾਂ ਸਾਲ ਬਹਿਰ ਗਾਯ ਹੋ ਗਾਯ ਸਨ ਏਨੇ ਸਾਲ ਵਿਚ ਓਹਨੇ ਬੋਹਾਹਤ

ਊ ਨਵੇ ਨਵੇ ਸੁਇਟ ਸਵਾ ਕੇ ਰਖ ਲੈਂਦੀ। ਜਿੰਦਾ ਲਾਰਾ ਲਾ ਛੱਡ ਪਰ ਵਾਪਿਸ ਨਾ ਆਉਂਦਾ। ਏਇਕ ਵਾਰ ਫੇਰ ਜਿੰਦੇ ਦੇ ਜਿੰਦੇ ਨੇ ਫੋਨ ਕਰ ਕੇ ਰਿਮ੍ਪੀ ਨੂ ਕੇਹਾ ਊ ਵਾਪਿਸ ਆ ਰੇਯਾ ਆਯ। ਰਿਮ੍ਪੀ ਨੂ ਬੋਹਤ ਖੁਸ਼ੀ ਹੋਈ ਓਹਨੇ ਬਾਜਾਰੋੰ ਨਵੇ ਨਵੇ ਸੂਟ ਖਰੀਦੇ ਨਵਾਂ ਹਾਰ ਸ਼ਿਨ੍ਘਾਰ ਖਾਰਿਦ੍ਯਾ ਕਿਉਕਿ ਕ੍ਯੂ ਕੀ ਓਹਨੁ ਆਸ ਸੀ ਕੀ ਏਸ ਵਾਰ ਜਿੰਦਾ ਜ਼ਰੁਰ ਅਵੇ ਗਾ ਰਿਮ੍ਪੀ ਨੇ ਆਜ ਤਕ ਆਪਣਾ ਆਪ ਜਿੰਦੇ ਵਾਸਤੇ ਸੰਭਾਲ ਕੇ ਰਖ੍ਯਾ ਸੀ ਓਸਨੇ ਆਪਣਾ ਬਦਨ ਤੇ ਜਵਾਨੀ ਗੁਲਾਬ ਦੇ ਫੁਲ ਵਾਂਗੂ ਓਸਦੇ ਤਰਹ ਮੇਹਕ ਕੇ ਰਖ੍ਯਾ ਹੋਯਾ ਸੀ ਏਸ ਤਰਹ ਊ ਵਿਯਾਹ ਕੇ ਆਯਾ ਸੀ ਕ੍ਯੂ ਕੀਯ ਊ ਜਿੰਦੇ ਨਾਲ ਏਇਕ ਵਾਰੀ ਵੀ ਹਮਬਿਸਤਰ ਨਾਈ ਹੋਈ ਸੀ ਰਿਮ੍ਪੀ ਨੇ ਊ ਉਡੀਕ ਕੀਤੀ ਪਰ ਜਿੰਦਾ ਨਾ ਆਯਾ ਓਸਨੇ ਕੋਈ ਫੋਨੇ ਨਾ call ਕਰ ਕੇ ਦਸਿਆ ਤੇ ਨਾ ਹੀ ਕੋਈ message ਦਿਤਾ ਰਿਮ੍ਪੀ ਦਾ ਬੋਹਤ ਦਿਲ ਟੁੱਟ ਟੂਟਤਾ ਓਸਨੇ ਕਈ ਰਾਤਾਂ ਰੋ ਰੋ ਕੇ ਗੁਜ਼ਾਰਿਯਾਂ ਰਿਮ੍ਪੀ ਜਿੰਦੇ ਦੀ ਉਡੀਕ ਇੰਜ ਜਿਵੇਂ ਬੇਹਰਾ ਅਮ੍ਬੀਰ ਦੀ ਬੋੰਦਾ ਤੇ ਲੈ ਉਮਰ ਤਰਸਦਾ ਹੈ ਚਾਹੀ ਉਸ ਓਪੇਰ ਕਿਨੀਆਂ ਮੀਹ ਬਰਸ ਜਾਵੇ ਪਰ ਜਿਦੋਂ ਤਕ ਓਸ ਉਪਰ ਬੋੰਡ ਨਹੀ ਟਪਕਦੀ ਤਦ ਤਕ ਊ ਪਿਯਾਸੀ ਹੀ ਤ੍ਰਪਤੀ ਨਹੀ ਹੁੰਦੀ ਰਿਮ੍ਪੀ ਏਨਾ ਜਿੰਦੇ ਦੀ ਉਡੀਕ ਕਰ ਰੀ ਜਿੰਦੇ ਨੇ ਜਿੰਦੇ ਦੇ ਪਯਾਰ ਦੀ ਵੀ ਪੁਖੀ ਸੀ ਰਿਮ੍ਪੀ ਨੇ ਰੋਜ਼ ਦੀ ਤਰਹ ਸਕੂਲ ਪਰ੍ਹਾਉਣ ਵਾਸਤੇ ਗਈ ਓਥੇ ਈ ਓਦਾ ਮਨ ਨਾ ਲਗਾ ਅਧਿ ਛੁਟੀ ਦੀ ਘੰਟੀ ਵਜੀ ਦਿਮ੍ਪੀ lunch ਕਰਨ ਵਾਸ੍ਟੀ restroom ਵਿਚ ਬੈਠ ਗਈ ਓਹਨਾਂ ਦਿਨਾਂ ਵਿਚ ਸਕੂਲ ਵਿਚ ਏਇਕ college ਦਾ MPMD ਵਿਦ੍ਯਾਰਥ teacher training ਲੈਣ ਵਾਸ੍ਟੀ ਆਯਾ ਸੀ ਜਿਸਦਾ ਨਾਮ ਅਮਨ ਸੀ ਗੋਰਾ ਰੰਗ ਚਿਤਾ ਸੋਹਨਾ ਸੁਨਾਖਾ ਗਬਰੂ ਸੀ ਅਮਨ ਦਾ ਅਮਨ ਦੀ ਉਮਰ ਕਰੀਬ ਓਸਦਾ ਸ਼ਰੀਰ ਸੁਡੋਲ ਤੇ ਵਧੀਆ ਸੀ। college ਵਿਚ game ਰਖਣ ਕਰ ਕੇ ਓਸਦਾ ਸ਼ਰੀਰ fit ਸੀ ਅਮਨ ਰਿਮ੍ਪੀ ਦੇ ਕੋਲ ਆ ਕੇ ਬੈਠ ਗਯਾ ਓਸਨੇ ਦੇਖ੍ਯਾ ਦਿਮ੍ਪੀ ਕੁਜ ਉਦਾਸ ਲਾਗ ਰਹੀ ਆਯ ਅਮਨ ਬੋਲਿਆ, ਮੈਡਮ ਤੁਸੀਂ ਉਦਾਸ ਕਯੋ ਹੋ? ਤਾ ਦਿਮ੍ਪੀ ਨੇ ਕੇਹਾ, ਨਹੀ ਮੈਂ ਉਦਾਸ ਨਹੀ ਆਂ ਅਮਨ ਨੇ ਕੇਹਾ ਤੁਸੀਂ ਉਦਾਸ ਹੋ ਦਸੋ ਕੀ ਗਲ ਹੈ ਰਿਮ੍ਪੀ ਨੇ ਹੋਕਾ ਜੇਹਾ ਭਰਿਆ ਤੇ ਕੇਹਾ ਕੋਈ ਖਾਸ ਗਲ ਨਹੀ ਬਾਸ ਐਵੇ ਈ। ਅਮਨ ਫੇਰ ਬੋਲ੍ਯਾ ਆਯ ਹਸੀਨ ਚੇਹਰੇ ਉਪਰ ਉਦਾਸੀ ਚੰਗੀ ਨਹੀਂ ਲਗਦੀ। ਇਹ ਤਾਂ ਇੰਜ ਹੋ ਰਯ ਆਯ ਜਿਵੇਂ ਬੇਹ੍ਕਦਾ ਹੋਯਾ ਫੁਲ ਮੁਰਝਾਯਾ ਹੋਯਾ ਹੋਵੇ ਜਿਵੇਂ ਸ਼ਾਹੇਡ ਕੋਲੋ ਮਿਠਾਸ ਮੁਕ ਗਈ ਹੋਵੇ ਅਮਨ ਡਿਯਨ ਆਯ ਗਾਲਾਂ ਸੁਨ ਕੇ ਦਿਮ੍ਪੀ ਦੇ ਬੁੱਲਾਂ ਊਟੀ ਮੁਸਕੁਰਾਹਟ ਆਗੈ ਤੇ ਰਿਮ੍ਪੀ ਕਹਨ ਲਾਗੀ ਕੋਈ ਖਾਸ ਗਲ ਨਹੀ ਗਲ ਨਹੀ ਜ਼ਿੰਦਗੀ ਦੇ ਕੁਛ ਐਸੀ ਦੁਖ ਨੇ ਜੋ ਦਸ ਨਹੀ ਸਕਦੇ। ਅਮਨ ਨੇ ਬਾਰ ਬਾਰ ਪੁੱਛ ਪੁੱਛਣ ਤੇ ਰਿਮਪੀ ਨੇ ਜਿੰਦੇ ਦਾ ਵਿਆਹ ਤੋਂ ਲੇ ਕੇ ਅਜ ਤਕ ਦੀ ਸਾਰੀ ਕਹਾਨੀ ਦੱਸੀ। ਇਨਾਂ ਨੀ ਅਧਿ ਛੁਟੀ ਖਤਮ ਹੋ ਗਈ ਅਧਿ ਛੁਟੀ ਦੀ bell ਵਜ ਗਈ ਤੇ ਅਮਨ ਆਪਣੀ ਜਮਾਤ ਵਿਚ ਪਰ੍ਹਾਉਣ ਵਾਸਤੇ ਚਲੇ ਗਾਯ। ਥੋੜੇ ਸਮੇ ਬਾਅਦ ਛੁਟੀ ਹੋਣ ਰਿਮ੍ਪੀ ਘਰ ਵਾਪਿਸ ਆ ਰਹੀ ਆ ਰੀ। ਰਿਮ੍ਪੀ ਨੇ ਰਿਮਪੀ ਨੇ ਘਰ ਦਾ ਕਮ ਮੁਕਾ ਮੁਕਾਯਾ ਤੇ ਅਪਨੇ ਸੱਸ ਸੋਰੇ ਨੂ ਰਾਤ ਦੀ ਰੋਟੀ ਖਵਾ ਕੇ ਫੇਰ ਆਪਣੀ ਖਾਦੀ ਫੇਰ ਊ ਅਪਨੇ ਕਮਰੇ ਵਿਚ ਚਲੀ ਗਈ ਊ bed ਉਪਰ ਲੰਬੀ ਪੈ ਸੀ ਪੈ ਹੋਈ ਸੀ ਓਸਦੇ ਕਨ ਵਿਚ ਅਮਨ ਦੇ ਕਹੀ ਹੋਆਯ ਬੋਲ ਗੂਂਜਨ ਲਗ ਪੈ। ਰਿਮ੍ਪੀ ਦੀ ਏਸ ਤਰਾਂ ਦੀਆਂ ਤਰੀਫਾਂ ਤਾਰੀਫ਼ ਤੇ ਹਮਦਰਦੀ ਕਰਦੇ ਕਿਸੇ ਨੇ ਕੇਹਾ ਸੀ ਕੇ ਓਸ ਨੇ ਪਹਲੇ ਵੇਲ ਨ ਕਿਸੇ ਨਾਲ ਅਪਨੇ ਦਿਲ ਦਾ ਦੁਖ ਸਾਂਝਾ ਕੀਤਾ ਸੀ ਏਸ ਦੇ ਨਾਲ ਓਸਦੇ ਮਨ ਦਾ ਕਾਫੀ ਭਾਰ ਹਲਕਾ ਹੋ ਗਯਾ ਸੀ। ਜਦੋਂ ਓਸਦੀ ਕਾਨ ਵਿਚ ਅਮਨ ਦੇ ਬੋਲੀ ਗੂੰਜ ਆਖਾਂ ਤੇ ਸ਼ਰੀਰ ਵਿਚ ਅਜੀਬ ਉਰਜਾ ਆਈ ਜਾਂਦੀ ਅਗਲੇ ਦਿਨ ਹੋਈ ਰਿਮਪੀ ਸਵੇਰੇ ਉਠ ਦੇ ਨਹਾ ਧੋ ਕੇ ਪਾਠ ਕੀਤਾ ਫੇਰ ਓਸਨੇ ਘਰ ਕਰ ਮੁਕਾਇਆ। ਰਿਮਪੀ ਸਕੂਲ ਜਾਨ ਲੱਗ ਗਈ ਤਿਆਰ ਹੋਣ ਲਾਗ ਗਈ।